ਪਿੱਛੇ ਲਾਲ ਰੰਗ ਦੀ ਕਲੀ ਕੀਤੀ ਹੋਈ ਹੈ ਤੇ ਪਿੱਛੇ ਟੇਬਲ ਪਏ ਹੋਏ ਨੇ।

ਹੋਟਲ ਬਣੇ ਹੋਏ ਨੇ ਚੇਅਰਸ ਰੱਖੀਆਂ ਹੋਈਆਂ ਨੇ ਜੋ ਕਿ ਲਾਲ ਨੀਲੀਆਂ ਤੇ --

ਪਿੱਛੇ ਵੀ ਇੱਕ ਦੋ ਜਨਾਨੀਆਂ ਖੜੀ ਹੋਈਆਂ ਟੇਬਲ ਤੇ ਕੁਝ ਫਾਈਲਾਂ ਰੱਖੀਆਂ ਹੋਈਆਂ ਹਨ ਤੇ ਪਾਣੀ ਦੀ ਬੋਤਲ ਪਈ ਹੋਈ ਹੈ।

ਇਥੇ ਦੋ ਸਕੈਨਰ ਕੌਡ ਦੇ ਗੱਤੇ ਰੱਖੇ ਹਨ ਗਿਲਾਸ ਪਏ ਹਨ ਤੇ ਚਮਚ ਵੀ--

ਇਹ ਫੋਟੋ ਇੱਕ ਖੁਰਾਨਾ ਛਾਵੜਾ ਦੀ ਹੈ ਸਮਾਨ ਮਿਲਦਾ ਹੈ ਜੋ ਕਿ ਹੋਲਸੇਲ ਰੇਟ ਤੇ ਮਿਲਦਾ ਹੈ।

ਕੰਪਿਊਟਰ ਸੈਂਟਰ ਦੀ ਹੈ ਜਿੱਥੇ ਕਿ ਇੱਥੇ ਲਾਲ ਪੀਲੇ ਰੰਗ ਦੇ ਚਾਰਟ ਹਨ।

ਕ੍ਰੋਕਰੀ ਦਾ ਸਮਾਨ ਲਿੱਖਿਆ ਹੈ ਕਨਫੈਕਸ਼ਨਰੀ ਦਾ ਸਮਾਨ ਹੈ।

ਤਿੰਨ ਮੁੰਡੇ ਦੋ ਕੁੜੀਆਂ ਖੜੇ ਹੋ ਕੇ ਫੋਟੋ ਖਿੱਚਵਾ ਰਹੇ ਪਿੱਛੇ।

ਇਹਨਾਂ ਫੁੱਲਾਂ ਵਿਚ ਇਕ ਲਾਲ ਰੰਗ ਦਾ ਫੁੱਲ ਵੀ ਹੈ।

ਇੱਕ ਪਾੱਸੇ ਇੱਕ ਵੱਡਾ ਵਰਿਕਸ਼ ਲੱਗਿਆ ਹੋਇਆ ਹੈ ਤੇ ਦੋ ਗਮਲੇ ਵੀ ਇੱਥੇ ਲੱਗੇ ਹੋਏ ਹਨ।